ਇਸ ਮੰਦਰ ਨੂੰ ਬਹੁਤ ਹੀ ਸੁੰਦਰ ਸਜਾਇਆ ਗਿਆ--

ਪੂਜਾ ਕਰ ਰਹੇ ਹਨ ਅਤੇ ਬਹੁਤ ਸਾਰੇ--

ਟੈਰ ਰੱਖੇ ਗਏ ਹਨ ਇਹ ਟੈਰ ਗੱਡੀਆਂ ਅਤੇ ਟਰੱਕਾਂ ਨੂੰ ਲਾਉਣ ਦੇ--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

ਇਸ ਤਸਵੀਰ ਵਿੱਚ ਇੱਕ ਕਲਾਸ ਰੂਮ ਦਿਖਾਇਆ --

ਇਸ ਤਸਵੀਰ ਵਿੱਚ ਇੱਕ ਸਟੇਜ ਨੂੰ ਦਿਖਾਇਆ ਗਿਆ ਹੈ।

ਦੁਆਲੇ ਬੋਹੁਤ ਸਾਰੀ ਦ੍ਰਖਤ ਲੱਗੇ ਹੋਏ ਹਨ।

ਇਸ ਤਸਵੀਰ ਵਿੱਚ ਇੱਕ ਗੁਰਦੁਆਰੇ ਨੂੰ ਦਿਖਾਇਆ ਗਿਆ ਹੈ।

ਇਸ ਤਸਵੀਰ ਵਿੱਚ ਇੱਕ ਜੇ_ਸੀ_ਬੀ ਦਿਖਾਇਆ ਗਿਆ ਹੈ ਜਿਸ --

ਇਸ ਤਸਵੀਰ ਵਿੱਚ ਬਹੁਤ ਸਾਰੇ ਜਾਨਵਰ--

ਇੱਸ ਤਸਵੀਰ ਵਿੱਚ ਇੱਕ ਕਪੜਿਆਂ ਦੀ--

ਟੋਕਰਿਆਂ ਬਣਾਈਆਂ ਗਈਆਂ ਹਨ ਅਤੇ ਕੁਛ ਹੋਰ ਚੀਜਾਂ ਵੀ ਬਣਾਇਆ ਗਿਆ ਹਨ।

ਅਤੇ ਦੁੱਜੇ ਨੇਂ ਉੱਸ ਪੌੜੀ ਨੂੰ--

ਬਾਹਰ ਕੁਝ ਮੋਟਰਸਾਈਕਲ ਅਤੇ ਸਾਈਕਲ ਲੱਗੇ ਹੋਏ ਹਨ ਉਸ ਸਕੂਲ ਤੇ ਇਕ ਬੋਰਡ --

ਇਸ ਤਸਵੀਰ ਵਿਚ ਇੱਕ ਦੁਕਾਨ ਨੂੰ ਦਿਖਾਯਾ ਗਯਾ ਹੈ।

ਇਸ ਤਸਵੀਰ ਵਿੱਚ ਇੱਕ ਸੈਲੂਨ ਦੀ ਦੁਕਾਨ ਨੂੰ ਦਿਖਾਇਆ ਗਿਆ ਹੈ।